ਆਹੋ ਹਮ ਆਰੇ ਦਾ ਲਕੜ ਦਾ ਕੰਮ ਕਰਦਾ ਹੋਣਾ ਤੇ ਆਰਾਂ ਖੋਲਣਾ ਆਣ ਕੇ ਓਹਨਾਂ ਪਾ ਲਿਆ ਘਰ ਦੇ ਲਾਗੇ ਹਾਲ ਹੁੱਲ ਜਿਹਾ ਚਲੋ ਵਧੀਆ ਹਮ ਹਾਲ ਪਾ ਲਿਆ ਡਿਗਰੀ ਖੜਾ ਕੇ

ਆਹੋ ਬਥੇਰਾ ਮਿਹਨਤੀ ਐ ਸ਼ੈਰੀ ਆਹੋ ਆਹੋ ਉਹ ਨਿੱਕੇ ਨਿੱਕੇਸੀ ਜਦੋਂ ਦਾ ਗਿਆ ਆ ਮੁੰਡਾ ਵੀ ਮਗਰੋਂ ਆਪੇ ਭਰਤੀ ਹੀ ਹੋਇਆ ਮੁੰਡਾ ਵੀ ਨਿਆਣੇ ਵ ਆਹੋ ਸਾਰੇ ਰਲਮਿਲ ਕੇ ਕੰਮ ਕਾਰਾਂ hello

ਹਾਂ ਮੋਟੇ

ਬੱਸ ਵਧੀਆ ਵਧੀਆ ਤੂੰ ਸੁਣਾ ਬੱਸ ਠੀਕ ਠਾਕ ਜੀ ਵਧੀਆ ਵਾ hello

ਕੁੱਛ ਨਹੀ ਗਾ ਬੱਸ ਘਰੇ ਹੀ ਹਾਂ ਵਿਹਲੇ ਆਂ ਬੱਸ ਏਦਾਂ ਹੀ, ਗੇੜ੍ਹੇ ਵੱਜਣ ਡੇ ਆ, ਏਜੰਟਾਂ ਵੱਲ,

ਕਿਉਂ ਗੇੜ੍ਹੇ ਕਿਉਂ ਮਾਰੀ ਜਾਣ ਡਿਆ ਉਏ ਉਹ ਲੱਗੇ ਹੁਣ ਚੰਗੀ country ਦਾ ਲੱਗੇ, ਲਾਉਣ ਵੱਡੀ ਦਾ, ਮੈਂ ਕਿਹਾ ਵੇਖੀ ਮੈਂ ਕਿਹਾ ਨਾਲ ਦੀ ਗਈ ਨਹੀਂ ਹਜੇ, ਨਹੀਂ ਕਿੱਥੇ ਜਾਣਾ ਉਹਨੇ ਆਪੇ ਤਾਂ ਕਹਿੰਦਾ ਸਾਂ ਉਹਨੇ IELTS ਕੀਤੀ ਆ ਅਤੇ ਉਹਦੀ file ਲਾਉਣੀ ਪਹਿਲਾਂ ਆਹੋ ਉੱਧਰ ਹੀ ਉਹਦੇ ਵੱਲੋਂ ਜਾ ਕੇ ਆਇਆ ਹੋਇਆ ਹਾਂ ਲਾਉਣ ਬੱਸ ਡੇ, ਆਹੋ

ਉਹਦੇ ਬੱਸ ਕਾਗਜ਼ ਕੂਗਜ਼ ਜਿਹੇ ਕਰਵਾ ਕੇ ਆਏ ਹਾਂ। ਇਹ ਆ ਬਈ ਵੀਜ਼ਾ ਵੂਜ਼ਾ ਇਹਦਾ ਨਹੀਂ ਗਾ ਹੈਗਾ ਹਜੇ ਆਇਆ ਨਹੀਂ ਹਜੇ ਉਹ ਕਹਿੰਦੇ ਬਈ ਆ ਜਾਊ ਕਹਿੰਦਾ

ਮੂੰਹ ਵੇਖੀਏ ਅਸੀਂ ਵੀ ਬਾਹਰ ਦਾ, ਕਿਸੇ ਚੰਗੀ country ਦਾ ਅੱਛਾ ਜੀ, ਵਧੀਆ ਵਧੀਆਂ ਨਾਲ ਦੀ ਸਿਰ ਤੇ ਚੱਲ ਜਾ ਵੱਡੀ country ਭਰਾਵਾ, ਬਾਹਰ ਜਾਣਾ ਚਾਹੀਦਾ।

ਮੈਂ ਕਿਹਾ ਉੱਥੇ ਜਾ ਕੇ ਫੋਨ ਵੀ ਨਹੀਉਂ ਕਰਦੀਆਂ ਹੁੰਦੀਆਂ, ਇਹਨਾ ਦਾ ਖਿਆਲ ਵੀ ਰੱਖੀ ਇਹਦਾ ਅੱਛਾ ਦੋਵੇਂ ਇਕੱਠੇ ਚੱਲ ਜਾਂਦੇ ਆ, ਉਹ ਵਾਲਾ ਡੇ ਆ ਕਰਾਉਣ ਡਿਆ, ਮੈਂ ਕਿਹਾ ਚੱਲ ਨਾਲ ਹੀ ਨਿਕਲ ਜਾਂ ਗੇ

ਚੱਲ ਵਧੀਆ ਸਗੋਂ ਤੇਰੇ ਨਾਲ ਦੀ ਨੂੰ ਜ਼ਿਆਦਾ ਪਤਾ ਵਾ ਨਾਂ ਉਹ ਜਿਦਾਂ ਉਹ ਨਹੀਂ ਗਿਆ ਕੀ ਉਹਨਾ ਦਾ ਦਾ ਉਹਦੀ ਭੂਆ ਦਾ ਮੁੰਡਾ ਅਰਸ਼ ਦੀ ਭੂਆ ਦਾ ਮੁੰਡਾ ਨਹੀਂ ਗਿਆ ਗਿਆ ਆਪਣੇ ਨਾਲ ਦੀ ਨਾਲ ਹੀ ਚੱਲ ਗਿਆ ਸੀ

ਵਧੀਆ ਭਰਾ ਮੈ ਐਵੇਂ ਤੈਨੂੰ ਕਹਵਾਂ ਮੈਨੂੰ ਬਾਹਰ ਬੂਹਰ ਬਾਰੇ knowledge ਨੂਲੇਜ਼ ਜਿਹੜੀ ਘੱਟ ਹੀ ਹੈਗੀ ਹੈਗੀ ਜਾਣਕਾਰੀ ਤੂੰ ਨਹੀਂ ਨਾ ਮੈਂ ਤੈਨੂੰ ਪਤਾ ਹੈ ਮੈਂ ਨਿੱਕੀਆਂ ਕੰਟਰੀਆਂ ਵਿੱਚ ਜ਼ਿਆਦਾ ਘੁੰਮਿਆ ਵਾ, ਵੱਡੀ ਦਾ ਐਨਾ ਪਤਾ ਨਹੀਂ ਹੈਗਾ, ਚੱਲੋ ਐਨਾ ਬਈ ਘਰ ਦੀ ਪੜ੍ਹੀ ਲਿਖੀ ਮਿਲ ਗਈ। ਅਤੇ ਆਪੇ ਉਹ ਕਰ ਲੈਣਗੇ ਸਹੀ ਹੈ ਨਾ ਚੱਲ ਵਧੀਆ ਵਾ, ਕਿਸਮਤ ਚੰਗੀ ਜਿਹਨੂੰ ਪੜ੍ਹੀ ਲਿਖੀ ਲੱਭ ਗਈ IELTS ਵਾਲੀ ਲੱਭ ਗਈ, ਨਹੀਂ ਤਾਂ ਲੋਕੀ ਤਰਲੇ ਲੈਣ ਡੇ ਆ ਮ ਰਿਸ਼ਤਿਆਂ ਨੂੰ ਆਹੋ ਮੈਂ ਕਿਹਾ ਚੱਲ ਪੈਸੇ ਪੂਸੇ ਲਾ ਲੈਂਦੇ ਹਾਂ, ਉਦਾ ਵਿਚਾਰੀ ਹੈ ਤਾਂ ਬੜੀ ਚੰਗੀ ਆ,

ਆਹੋ, ਭੋਲੀ ਬੜੀ ਆ

ਵਧੀਆ ਭੋਲੇ ਬੰਦੇ ਨਾਲ ਜ਼ਿੰਦਗੀ ਨਿਕਲ ਜਾਂਦੀ, ਚਤੁਰ ਬੰਦੇ ਨਾਲ ਨਹੀਂ ਨਿਕਲਦੀ। ਉਹ ਭਾਵੇ ਉੱਥੇ ਜਾ ਕੇ ਚਲਾਕ ਹੋ ਜਾਏ ਉਹ ਤਾਂ ਤੈਨੂੰ ਮੈਂ ਪਹਿਲਾਂ ਗੱਲ ਕਹੀ ਆ, ਉੱਥੇ ਜਾ ਕੇ ਬਦਲ ਜਾਂਦੀਆਂ ਹੁੰਦੀਆਂ, ਉੱਥੇ ਜਾ ਕੇ ਨਹੀਂ ਉਹ ਫੋਨ ਫਾਨ ਕਰਦੀਆਂ ਨਹੀਂ ਨਹੀਂ ਇਸੇ ਕਰਕੇ ਤਾਂ ਦੂਜਾ ਲਵਾਉਣ ਡਿਆ ਵਾਂ process ਦੂਜਾ ਕਰਵਾਉਣ ਡਿਆਂ ਨਾ ਨਾਲ ਵਾਲਾ ਹੀ, ਕਿ ਨਾਲ ਹੀ ਚੱਲ ਜਾਣਾ, ਆਂਹੋ ਰੁਪਇਆ ਤਾਂ ਲੱਗ ਜੂ ਦੋ ਰੁਪਇਆ ਦੋ ਤਿੰਨ ਲੱਖ ਵੱਧ ਲੱਗ ਜੂ ਉੱਥੇ ਕੀ ਹੋਣ ਡਿਆ ਵਾ,

ਆਹੋ ਲਾ ਵੀ ਲਏਗਾਂ ਦੋ ਚਾਰ ਲੱਖ ਵੱਧ ਅਤੇ ਫੇਰ ਕੀ ਹੋ ਜਾਊ ਨਾ ਉਹਦੇ ਉਹਦੇ ਨਾਲ ਹੀ ਮੈਂ ਕਿਹਾ ਚੱਲ ਨਿਕਲ ਜਾਂ ਗੇ, ਚੱਲੋ ਆਪੇ ਪੜ੍ਹੀ ਜਾਊਗੀ ਨਾਲੇ ਆਪ ਆਪਾਂ ਨੂੰ ਜਦੋਂ ਕੰਮ ਮਿਲ ਗਿਆ ਕੋਈ ਅਤੇ ਕੰਮ ਕਰੀ ਜਾਵਾਂਗੇ, ਉਹਨੇ ਆਪਣਾ ਪੜ੍ਹਾਈ ਦਾ ਖਰਚਾ ਕਰੀ ਜਾਣਾ ਵਾ, ਮੈਂ ਇੱਧਰੋਂ ਜਿਹੜੇ ਪੈਸਿਆ ਪੂਸਿਆਂ ਦਾ ਉਹਦਾ ਹਿਸਾਬ ਕਿਤਾਬ ਕਰ ਲਾਂ ਗੇ ਅਸੀਂ, ਜੇ ਉੱਥੇ ਵੀ ਦੌੜ ਚੱਲ ਪਏ, ਹੰਦੀ ਆ ਆਪਸ ਚ ਦੀ ਦੋਹਾਂ ਜੀਆਂ ਚ ਸੌ ਗੱਲਬਾਤ ਹੁੰਦੀ ਆ ਆਹੋ ਗੱਲਾਂ ਬਾਤਾਂ ਤਾਂ ਬੜੀਆਂ ਤੈਨੂੰ ਆਉਂਦੀਆਂ ਆਹੋ ਤਾਂ ਕਰਕੇ ਮੈਂ ਕਿਹਾ ਚੱਲ ਆਪਣਾ ਵੀ ਕਿਤੇ ਹੋ ਜਾਊਗਾ ਹੀਲਾ ਚੱਲ ਵਧੀਆਂ ਕੈਨੇਡਾ ਦੇ ਝੂਟੇ ਲੈਣੇ ਆ ਹੁਣ, ਕੈਨੇਡਾ ਘੁੰਮਣਾ ਅਗਲੇ ਨੇ ਨਾ ਚੱਲੋ, ਮੁੜਕੇ ਵੇਖਾਂਗੇ, ਪੱਕੇ ਪੁੱਕੇ ਹੋ ਗਏ ਤਾਂ ਫੇਰ ਵੇਖਾਂਗੇ ਵੱਡੇ ਨੂੰ ਵੀ ਲੈ

ਮਾਈ ਬੁੱਢਾ ਵੀ ਲੈ ਜਾਈਂ ਅਤੇ ਮਾਈ ਬੁੱਢੇ ਨੂੰ ਝੂਟਾ ਦਿਵਾ ਲਿਆਂਈ। ਆਹੋ ਨਹੀਂ, ਮਾਈ ਬੁੱਢੇ ਤੋਂ ਪਹਿਲਾਂ ਪਹਿਲਾਂ ਮਾਤਾ ਨੂੰ ਖੜ੍ਹਾਂਗੇ ਮਾਤਾ ਚੱਲ ਗਈ ਤਾਂ ਬੁੱਢੇ ਨੂੰ ਵੀ ਲੈ ਜਾਣਾ ਮੁੜਕੇ ਫੇਰ ਉਹਦੇ ਤੋਂ ਬਾਅਦ ਚ ਦੇਖਾਂਗੇ ਜੇ ਉਹ ਮੁੜਕੇ ਕੰਤੇ ਆ ਗੂੰ ਬਾਪੂ ਅਹ ਬਾਪੂ ਨੂੰ ਲਵਾ ਕੇ ਐਨਕਾਂ ਬਿਠਾ ਕੇ ਨਾ table ਦੇ ਕੋਲ ਫੋਟੋਆ ਪਾਉਣੀਆਂ ਆਂ, ਪੋਸਟਾਂ ਪਾਉਣੀਆਂ ਹੋਰ ਗੋਰੇ ਗੋਰੇ ਮੁਖੜੇ ਪੇ ਕਾਲਾ ਕਾਲਾ ਚਸ਼ਮਾ ਉਹਨਾ ਦੀਆਂ ਤਕੜੀਆਂ ਗੱਲਾਂ, ਅਸੀਂ ਕਿਹੜਾ ਦੱਸ ਕੰੰਮ ਕਰਾਉਣਾ, ਅਸੀਂ ਤਾਂ ਬੱਸ ਬੇਬੇ ਬਾਪੂ ਨੂੰ ਲੈ ਜਾਣਾ ਲਉ ਘੁੰਮੋ ਫਿਰੋ, ਲਉ ਰਹੋ ਛੇ ਮਹੀਨੇ ਇੱਥੇ ਜੇ ਪਿੰਡ ਜਾਣਾ ਪਿੰਡ ਚੱਲ ਜਾਉ, ਜੇ ਇੱਥੇ ਰਹਿਣਾ ਇੱਥੇ ਰਹੋ, ਕਿਉਂ ਬਈ, ਗੱਲ ਤਾਂ ਪੈਸੇ ਦੀ ਆ,

ਉਹੀ ਨਾ ਕਿ ਜੇ ਪੈਸੇ ਮਿਲਦੇ ਜਾਣ ਘਰੇ ਬੈਠਿਆਂ ਤਾਂ ਘਰੇ ਸਵਰਗ ਹੈ ਜੇ ਉੱਥੇ ਬੈਠਿਆ ਮਿਲਦੇ ਜਾਣ ਤਾਂ ਉੱਥੇ ਸਵਰਗ ਹੈ

ਮਾਤਾ ਨੂੰ ਤਾਂ ਬੜਾ ਉਹ ਉਹ ਨਹੀਂ ਮਾਤਾ ਦਾ ਤਾਂ ਬਹੁਤ ਕਰਦੀ ਆ, ਮਾਤਾ ਦਾ ਬੜਾ ਕਰਦੀ ਆ ਉਹ

ਕੋਈ ਵੀ ਕੰਮ ਹੋਵੇ ਜਾਂ ਕਿਤੇ ਮੇਰੇ ਸਹੁਰਿਆਂ ਤੋਂ ਆਏ ਹੋਣ ਅਤੇ ਉਹਨੇ ਕੋਈ ਇਹ ਨਹੀਂ ਉਹਨੇ ਨਹੀਂ ਕੁੱਝ ਵੀ ਉਹਨੇ ਪਹਿਲਾਂ ਮਾਈ ਨੂੰ ਪੁੱਛਣਾ ਬਈ ਹਾਂ ਕਿਦਾਂ ਵਾਂ, ਕੀ ਕੰਮ ਵਾਂ, ਗੱਲ ਬਾਤ ਹੈ ਨਾ ਚਾਹੇ ਕੋਈ ਵੀ ਆ, ਉਹਨੇ ਪਹਿਲਾਂ ਮਾਤਾ ਨੂੰ ਪੁੱਛਣਾ ਵਾ, ਅਤੇ ਮਾਤਾ ਨੇ ਫੇਰ ਕਹਿਣਾ ਕਿ ਤੂੰ ਚੱਲ ਕੋਈ ਨਹੀਂ ਤੇਰਾ ਮਾਂ ਪਿਉ ਆ, ਜੋ ਵੀ ਤੈਨੂੰ ਜੋ ਚੰਗਾ ਲੱਗਦਾ ਹੈ ਨਾ ਤੂੰ ਕਰ ਲੈ ਉਹ ਤਾਂ ਕਰਕੇ ਮਾਤਾ ਕਦੇ ਰੋਕਦੀ ਨਹੀਂ ਉਹਨੂੰ, ਮਾਤਾ ਦਾ ਕਰਦੀ ਬੜਾ ਵਾ, ਜਦੋਂ ਕਿਸੇ ਪਿੰਡ ਦੇ ਨਿਆਣੇ ਨੂੰ ਡੱਕਣ ਲੱਗ ਜਾਂਦੇ ਆ ਨਾ ਅਤੇ ਉਦੋਂ ਨਿਆਣਿਆਂ ਦਾ ਮਨ ਵੀ ਚੜ੍ਹ ਜਾਂਦਾ ਵਾ ਮਾਂ ਪਿਉ ਦਾ ਸਹੀ ਹੈ ਨਾ ਅਤੇ ਜਦੋਂ ਮਾਂ ਪਿਉ ਖੁੱਲ੍ਹ ਦਿੰਦਾ ਵਾ, ਕਿ ਘਰੇ ਜਿਹੜੀ ਚੀਜ਼ ਦੀ ਲੋੜ ਆ, ਹੈ ਨਾ, ਕਿ ਚੱਲ ਪੈਸੇ ਦੀ ਲੋੜ ਆ, ਜਾਂ ਨਹੀਂ ਮਿਲਦੇ, ਫੇਰ ਗੱਲ ਹੋਰ ਹੁੰਦੀ ਆ, ਸਭ ਕੁੱਝ ਮਿਲਦਾ ਹੈ ਨਾ, ਤਾਂ ਫੇਰ ਗੱਲ ਹੋਰ ਹੁੰਦੀ ਹੈ, ਤਾਂ ਕਰਕੇ

ਹਾਂ ਮੁੜ ਪਾਉਣਾ ਕੱਲ੍ਹ ਨੂੰ ਇਹ ਵੀ ਹੈ ਨਾ ਜਿਦਾਂ ਸਾਰਾ ਕੁੱਝ ਕਰਦੇ ਕਤਰਦੇ ਕੱਲ੍ਹ ਨੂੰ ਲੱਤ ਮਾਰੇ ਅਤੇ ਫੇਰ ਵੀ ਚੰਗੀ ਗੱਲ੍ਹ ਨਹੀਂ ਹੈਗੀ ਨਾ

ਸਭ ਕੁੱਝ ਮਿਲਦਾ ਵੀ ਹੋਵੇ, ਤਾਂ ਵੀ ਆਂਖਣ ਗ ਨਖਰਾ ਦਿਖਾਉਗੀਆਂ

ਪਰ ਨਹੀਂ ਐਂ ਤੁਹਾਡੀਆਂ ਦੋਵੇਂ ਨਾਲ ਦੀਆਂ ਗੁਆਢਣਾਂ ਆਈਆਂ ਨਾ ਵਿਆਹ ਕੇ ਮੈਨੂੰ ਇਹਨਾ ਦੋਵਾਂ ਦਰਾਣੀਆਂ ਜੇਠਾਣੀਆਂ ਦਾ ਸੁਭਾਅ ਬੜਾ ਚੰਗਾ ਲੱਗਾ ਈ ਹੂੰ ਹੂੰ ਏਦਾਂ ਹੀ ਹੈ ਬੱਸ ਜਿਹੜਾ ਜਦੋਂ ਅਹ ਜਦੋ ਕਿਸੇ ਨਾਲ ਕਹਿੰਦੇ ਆ ਕਿ ਮਿਲ ਕੇ ਰਹਿਣਾ ਹੋਵੇ ਹੈ ਨਾ ਤਾਂ ਆਪਣੇ ਆਪ ਨੂੰ ਉਹ ਕੀ ਕਹਿੰਦੇ ਨਾ compromise ਕਰਨਾ ਪੈਂਦਾ ਪਹਿਲਾਂ ਤਾਂ ਆਪ ਚੰਗੇ ਹੋਈਏ ਤਾਂ ਹਰ ਕੋਈ ਚੰਗਾ ਹੈ, ਜਦੋਂ ਅਸੀਂ ਆਪ ਹੀ ਨਹੀਂ ਚੰਗੇ ਤਾਂ ਅਸੀਂ ਕਿਸੇ ਨੂੰ ਕੀ ਚੰਗਾ ਕਹਿਣਾ

ਪਹਿਲਾ ਆਪਦੀ ਮੰਜ਼ੀ ਥੱਲੇ ਡੰਡਾ ਮਾਰਨਾ ਚਾਹੀਦਾ ਆਹੋ ਆਈਂ ਕਿਸੇ ਨੂੰ ਕਦੇ ਨਾ ਮਾੜਾ ਨਾ ਚੰਗਾ ਨਾ ਕਦੇ ਸ਼ਰੀਕੇ ਚ ਨਾ ਕਦੇ ਉਦਾਂ ਉਹ ਮਾੜ੍ਹਾ ਕਹਿ ਕੇ ਕਿਸੇ ਨੂੰ ਕਿਉਂ ਕਰ ਵੀ ਕੀ ਲੈਣਾ ਆਪਾਂ ਮਾਤਾ ਮੇਰੀ ਦਾ ਸੁਭਾਅ ਤੈਨੂੰ ਪਤਾ ਹੀ ਆ ਕਿਦਾਂ ਦਾ ਉਹਨੂੰ ਨਾ ਬਾਪੂ ਦਾ ਡਰ

ਹੁਣ ਉਹਨੂੰ ਐਨਾ ਹੈ ਹੀ ਕਿ ਉਹਨੂੰ ਐਨਾ ਹੈ ਉਹਨੂੰ ਇਸ time ਗਰਮੀਆਂ ਚ ਲੈ ਕੇ ਦੇ ਦੇਣਾ ਤੁਸੀਂ ਉਹਨੇ ਬਾਂਹ ਏਦਾਂ ਰੱਖ ਲੈ, ਉਹਨੂੰ ਨੂੰ ਨਹੀਂ ਇੱਕ stand ਬਣਾ ਕੇ ਦੇ ਸਕਦੇ ਚੜ੍ਹਿਆ ਪਹਿਲੇ ਮੇਰੀ ਗੱਲ ਸੁਣੋ, ਉਹਨੇ ਨਾ ਬਾਂਹ ਏਦਾ ਹੀ ਰੱਖਣੀ ਕੁਰਸੀ ਦੀ ਬਾਹੀ ਦੇ ਉੱਤੇ ਬਾਂਹ ਇੱਕ ਰੱਖ ਦੇਣੀ ਆ, ਕੰਨ ਤੇ ਲਾ ਕੇ speaker ਕਰ ਲੈਣਾ ਵਾ ਮੈਂ ਵਹਿੰਦੀ ਰਹਵਾਂ, ਵਹਿੰਦੀ ਰਹਵਾਂ ਅਤੇ ਮੌਲਾ ਵੇਖਣ ਡਿਆ ਆਪਣੀ ਹਾਏ ਭਾਪਾ ਕਿਤੇ ਤੇਰੀ ਬਾਂਹ ਨਾ ਥੱਕ ਜਾਏ ਤੇਰੀ ਬਾਂਹ ਭਾਰ ਪਾ ਪਾ ਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹ ਸੀ ਜਿਦਾਂ statue ਬਣਿਆਂ ਹੁੰਦਾ ਅਹ ਨਹੀਂ ਉਹਨੂੰ ਉਹਨੂੰ ਰੇਡੀਉ ਦਾ ਬੜਾ ਸ਼ੌਂਕ ਆ, ਸਾਡੇ ਡੈਡੀ ਨੂੰ. ਉਹਨੂੰ ਇੱਕ ਦੋ ਰੇਡੀਉ ਸੁਣਦਾ ਰਹਿੰਦਾ ਉਹ ਤੇ ਖਬਰਾਂ ਖੂਬਰਾਂ

ਕੋਈ ਆਇਆ ਗਿਆ ਉਹਨੇ ਨਹੀਂ ਉਹਨੂੰ ਉਹ ਤਾਂ ਆਪਣੇ ਮਜ਼ੇ ਚ ਹੀ ਰਹਿੰਦਾ ਹੈ ਨਾ ਉਹਨੂੰ ਕੋਈ ਹੈਗਾ ਬਈ ਹਾਂ ਆਹ ਕਰ ਲਉ

ਵਧੀਆ ਗੱਲ ਆ ਨਾ ਕਿਸੇ ਦੀ ਕਰੋ ਅਤੇ ਨਾ ਕਰਾਉ ਆਪਣੇ ਘਰੋਂ ਕਰੀਦਾ ਐਨਾ ਹੀ ਬੜਾ ਵਾ

ਹੂੰ ਬੱਸ ਕੁੱਝ ਵੀ ਨਹੀਂ ਹੈ, ਬੱਸ ਦਬਾ ਦਬ ਕੰਮ clear ਹੋਵੇ ਜਾਈਏ ਕੈਨੇਡਾ ਦੇਖੀਏ ਡਾਲਰ ਕਿਦਾਂ ਦੇ ਹੁੰਦੇ ਆ ਉਹਨਾ ਦਾ ਹਾਲੇ ਤੁਹਾਨੂੰ ਮੂੰਹ ਦੇਖਣਾ ਚਾਹੀਦਾ ਗਿੱਕੇ ਨੇ ਵੀ ਹਜੇ ਲਾਈ, ਨਾਲ ਦੀ ਨੇ ਵੀ ਲਾਈ file ਹਜੇ ਪਤਾ ਨਹੀਂ ਹੈ ਉਹ ਮੇਰੇ ਖਿਆਲ ਹਜੇ ਲਾਈ ਨਹੀਂ ਉਹ ਕਹਿੰਦਾ ਹੈ ਸੀ ਲਾਉਣਾ ਹੈ ਹੀ ਪਰ ਹਜੇ ਲਾਈ ਨਹੀਂ ਉਹਨੂੰ ਪਤਾ ਨਹੀਂ ਕੀ ਗੱਲ ਏ ਉਹ ਵੀ ਕਹਿੰਦਾ ਮੈਂ ਨਾਲ ਦੀ ਨਾਲ ਹੀ ਜਾਣਾ ਵਾ ਹਾਂ ਉਏ ਯਾਰ ਮੇਰੀ ਗੱਲ ਸੁਣ ਬਵੇ chance ਹੋ ਗਏ ਏਦਾਂ ਦੇ ਤਾਂ ਕਰਕੇ ਨਾ ਹਰ ਕੋਈ ਡਰਿਆ ਵਾ ਲੋਕ ਬਹੁਤ ਪਤਾ chance ਬਹੁਤ ਹੋਏ ਆ, ਲੋਕ ਕੁੜੀਆਂ ਜਾਂਦੀਆਂ, ਬਾਹਰ ਜਾ ਕੇ ਮੁੱਕਰ ਜਾਂਦੀਆਂ ਨੇ ਮੁੱਕਰਨ ਦੀ ਗੱਲ ਦੂਰ ਆ ਕਈ ਪਤਾ ਕੀ ਕਰਦੀਆਂ ਵਾ ਉੱਥੇ ਉੱਥੇ ਜਾ ਕੇ ਹਵਾ ਵਿਗੜ ਜਾਂਦੀ ਆ

ਉੱਥੇ ਜਾ ਕੇ ਕੋਈ ਹੋਰ ਲੱਭ ਲੈਣਗੇ ਚਾਹੇ ਚਾਹੇ ਫੋਨ ਬੰਦ ਕਰ ਦੇਣਗੀਆਂ ਅਤੇ ਮੁੰਡੇ ਵਿਚਾਰੇ ਇੱਥੇ ਕੋਈ ਦਵਾਈ ਖਾਣ ਡਿਆ ਹੁੰਦਾ ਵਾ, ਦਵਾਈ ਖਾ ਕੇ ਮਰ ਇਹ ਜਿਹੜੀਆਂ ਕੁੜੀਆਂ ਨਾ, ਕੁੱਝ ਕੁੜੀਆਂ ਨੇ setting ਸੂਟਿੰਗ ਪਹਿਲਾਂ ਤੋਂ ਕੀਤੀ ਹੁੰਦੀ ਹੈ, ਮੁੜ ਕੇ ਆਸਾਮੀ ਲੱਭਦੀਆਂ ਵ, ਦੂਜੀ ਕਿ ਚੱਲੋ ਸਾਨੂੰ ਕੋਈ ਬਾਹਰ ਲੈ ਜਾਏ, ਬਾਹਰ ਚੱਲ ਜਾਂਦੇ ਆ, ਉੱਥੇ ਜਾ ਕੇ ਮੁੜਕੇ ਲੜਾਈ ਝਗੜਾ ਅਤੇ ਸੌ ਗੱਲਬਾਤ ਹੁੰਦੀ ਆ, ਅਤੇ ਆਪਸ ਵਿੱਚ ਦੋਵਾਂ ਜੀਆਂ ਵਿੱਚ ਹੈ ਨਾ, ਉੱਥੇ ਮੁੜਕੇ ਲੜ ਪੈਂਦੀਆਂ ਨੇ, ਮੁੜਕੇ ਕਹਿ ਆਖਣਗੀਆਂ ਨਹੀਂ ਉਹ ਜੇ ਮੇਰੀ ਬਣਦੀ ਨਹੀਂ ਉਹ, ਮੁੜਕੇ ਤਲਾਕ ਲੈ ਲੈਂਦੀਆਂ ਨੇ ਮੁੜਕੇ ਆਪ ਉੱਥੇ ਪੱਕੀਆ ਹੋ ਜਾਂਦੀਆਂ ਨੇ, ਮੁੜਕੇ ਜਿਹੜਾ ਉਹ ਛੱਡਿਆਂ ਹੁੰਦਾ ਪਹਿਲਾਂ ਮੁੜਕੇ ਉਹਨੂੰ ਸੱਦ ਲੈਂਦੀਆਂ ਨੇ

ਏਦਾਂ ਦੇ ਕੰਮ ਬੜੇ ਚੱਲਣ ਡੇ ਆ ਹੂੰ ਇਸ ਕਰਕੇ ਯਕੀਨ ਨਹੀਂ ਰਹਿ ਗਿਆ ਦੁਨੀਆਂ ਤੇ ਭਰੋਸਾ ਨਹੀਂ ਹੈਗਾ ਅੱਜ ਕੱਲ੍ਹ ਹੁਣ ਕੁੜੀ ਨੂੰ ਕੋਈ ਵੀ, ਕੁੜੀ ਨੂੰ ਕੋਈ ਇਕੱਲਿਆਂ ਨਹੀ ਗਾ ਘਲੋਣ ਡਿਆਂ ਬਾਹਰ ਜਿਹੜੀ ਕੋਈ ਰਿਸ਼ਤੇਦਾਰਾਂ ਦੇ

ਜਿਹੜੇ ਰਿਸ਼ਤੇਦਾਰਾਂ ਚ ਉਹ ਹੀ ਘੱਲਣ ਡਿਆ, ਦੂਜਾ ਬੰਦਾ ਨਹੀਂ ਗਾ ਘੱਲਦਾ ਪਿਆ

ਚੱਲ ਠੀਕ ਹੈ, ਮੈਂ ਨਾ ਮੰਮੀ ਨੂੰ ਦਵਾਈ ਦੇਣੀ ਆ, ਮੈਂ ਤੈਨੂੰ ਬਾਅਦ ਚ ਫੋਨ ਕਰਦੀ ਹਾਂ।

ਸਤਿ ਸ਼੍ਰੀ ਅਕਾਲ ਭੱਜੀ

ਹਾਂ ਠੀਕ ਠਾਕ ਤੁਸੀ ਸੁਣਾਓ

ਕੁਜ ਨੀ ਏਦਾਂ ਡੀਨ ਘੁੰਮਣ ਫਿਰਾਂ

ਮਹਿ ਦਾ ਹਾਲੇ ਤਾ ਪਤਾ ਨੀ ਕੋਈ ਆਵੇ ਜਾ ਨਾ ਠੀਕ ਆ ਠੀਕ ਆ ਹੋਰ ਸੁਣਾ ਮਿਕਲੇ ਓਹਨਾ

ਅੱਛਾ ਅੱਛਾ ਫੇਰ ਕੋਠੇਰ ਤੇ ਚੜੇ ਰਹਿੰਦੇ ਆ ਹਾਂ ਓਥੇ ਚੜੇ ਰਹਿੰਦੇ

ਅੱਛਾ ਡੈਡੀ ਨੇ ਕੁਜ ਕਹਿੰਦਾ ਓਹਨੂੰ ਨਾ ਉਹ ਮਾਰਦਾ ਗਾਰਿਯੋ

ਉਹ ਘਮੰਡੀ ਆ ਅੱਛਾ ਆਯਾ ਨੀ ਆ ਨਾ ਕਲ ਦਾ ਆਯਾ ਹੀ ਚਾਲ ਗਿਆ ਫੇਰ

ਹਨ ਠੀਕ

ਹਾ ਠੀਕ ਨਵੀਂ ਤਜਿ ਹਮ ਹੋਰ ਕੋਈ ਗੱਲ ਤੂੰ ਮੈਂ ਕੁਛ ਨੀ ਬੰਬਈ ਤੇ ਆਯਾ ਆ ਅੱਛਾ ਅੱਛਾ

ਠੀਕ ਅ ਬੱਤੀ ਆਉਂਦੇ ਇੱਥੇ ਨਾ ਬਾਤੀ ਬੰਦ ਵਾ ਕਣਕ ਵਡਾਨੀ ਆ ਤੇ ਬਾਤੀ ਬੰਦ ਕਰ ਦੇਂਦੇ ਠੀਕ ਆ ਸਾਡੇ ਇੱਥੇ ਵੀ ਬੱਤੀ ਬੰਦ ਹੋਗੀ ਹੁਣ ਠੀਕ ਆ ਠੀਕ ਆ ਬਸ ਹੁਣ ਕੋਪੇ ਲੱਗਣੀ ਆ ਤੇ ਟਰਾਲੀ ਤਰੁਲੀ ਵੀ ਰੱਖੀ ਆ ਆਪ ਖਲਾਰ ਕੇ ਤੇ ਜਦੋ ਕੰਪੈਨ ਆ ਗਈ ਓਦੋ ਵੱਧ ਦੇਣੀ ਆ ਠੀਕ ਆ

ਹਨ ਸਾਡੇ ਇੱਥੇ ਮਹਿ ਆਉਣ ਦੇ ਪਿਆ ਹੁਣ

ਕਬੂਤਰ ਕੀਨੇ ਰੱਖੇ ਆ

ਇਹ ਹਨ ਇਥੋਂ ਲਿਆਂਦੇ ਸੀ ਏਡੇ ਕੋ ਲਿੰਗਰੀ ਤੋਂ